ਦੀਆਂ ਅਲਾਵਾਂ ਸਾਰਿਆਂ ਨੂੰ ਖ਼ੁਸ਼ੀ ਪ੍ਰਦਾਨ ਕਰ ਦਿੰਦੀਆਂ ਹਨ, ਸਰਦੀਆਂ ਦੀ ਪੂਰਨਮਾਸੀ ਨੂੰ ਹੀ ਭਗਵਾਨ ਕ੍ਰਿਸ਼ਨ ਦੇ ਮਹਾ~ ਮਹਾਰਾਜ ਦਾ ਅਯੋਜਨ ਕੀਤਾ ਸੀ ਇਹ ਤਿਉਹਾਰ ਨੂੰ ਸ਼ੁਰੂ ਵਿੱਚ ਮਹਾਂ ਲਕਸ਼ਮੀ ਪੂਜਾ ਦੇ ਨਾਂ ਨਾਲ ਮਨਾਇਆ ਜਾਂਦਾ ਸੀ ਕੱਤਕ ਮੱਸਿਆ ਦੇ ਦਿਨ ਸਮੁੰਦਰ ਨੂੰ ਪਾਰ ਕਰਨ ਪਿੱਛੋਂ ਮਹਾਂਲਕਸ਼ਮੀ ਦਾ ਜਨਮ ਹੋਇਆ ਸੀ। ਲਕਸ਼ਮੀ ਧਨ ਦੀ ਦੇਵੀ ਹੋਣ ਕੇ ਹੋਣ ਦੇ ਕਾਰਨ ਧਨ ਦੇ ਪ੍ਰਤੀਕ ਸਰੂਪ ਇਸਨੂੰ ਮਹਾਂਲਕਸ਼ਮੀ ਦੀ ਪੂਜਾ ਦੇ ਰੂਪ ਵਿੱਚ ਮਨਾਉਂਦੇ ਹਨ, ਅੱਜ ਵੀ ਇਸ ਦਿਨ ਘਰ ਵਿੱਚ ਮਹਾਂਲਕਸ਼ਮੀ ਦੀ ਪੂਜਾ ਹੁੰਦੀ ਹੈ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 ਲਈ ਘਰ ਘਰ ਦੀਪਕ ਜਲਾਏ ਸਨ, ਮਹਾਂਲਕਸ਼ਮੀ ਦੀ ਪੂਜਾ ਦਾ ਇਹ ਤਿਉਹਾਰ ਉਦੋਂ ਤੋਂ ਹੀ ਰਾਮ ਦੇ ਅ~ ਅਯੋਧਿਆ ਆਉਣ ਦੀ ਖ਼ਸ਼ੀ ਵਿੱਚ ਦੀਵੇ ਜਲਾ ਕੇ ਮਨਾਇਆ ਜਾਂਦਾ ਹੈ, ਅਤੇ ਕੁੱਝ ਸਮਾਂ ਪਾ ਕੇ ਇਹ ਤਿਉਹਾਰ ਦੀਵਾਲੀ ਦੇ ਨਾਲ ਨਾਲ ਪ੍ਰਸਿੱਧ ਹੋ ਗਿਆ, ਦੀਵਾਲੀ ਜਿੱਥੇ ਗਿਆਨ ਦਾ ਪ੍ਰਤੀਕ ਹੈ ਉੱਥੇ ਹੀ ਸਫ਼ਾਈ ਦਾ ਪ੍ਰਤੀਕ ਵੀ ਹੈ, ਘਰ ਵਿੱਚ ਮੱਛਰ, ਖਟਮਲ ਆਦਿ, ਜ਼ਹਿਰੀਲੇ ਕੀਟਾਣੂ ਹੌਲੀ ਹੌਲੀ ਆਪਣਾ ਘਰ ਬਣਾ ਲੈਂਦੇ ਹਨ, ਮੱਕੜੀ ਦੇ ਜ਼ਾਲੇ ਲੱਗ ਜਾਂਦੇ ਹਨ, ਇਸ ਲਈ ਦੀਵਾਲੀ ਤੋਂ ਕਈ ਦਿਨ ਪਹਿਲਾਂ ਹੀ ਘਰਾਂ ਦੀ ਸਫ਼ੈਦੀ ਕਰਵਾਈ ਜਾਂਦੀ ਹੈ, ਸਾਰੇ ਘਰ ਨੂੰ ਚਮਕਾ ਕੇ ਸਾਫ਼ ਕੀਤਾ ਜਾਂਦਾ ਹੈ। ਲੋਕ ਆਪਣੀਆਂ ਪਰਿਸਥਿਤੀਆਂ ਦੇ ਅਨੁਕੂਲ ਘਰ ਨੂੰ ਵੱਖ ਵੱਖ ਤਰ੍ਹਾਂ ਸਜਾਉਂਦੇ ਹਨ, ਦੀਵਾਲੀ ਜਿਸ ਤਰ੍ਹਾਂ ਇਸਦੇ ਨਾਂ ਤੋਂ ਹੀ ਪਤਾ ਚੱਲਦਾ ਹੈ ਕਿ ਘਰ ਵਿੱਚ ਦੀਵਿਆਂ ਦੀ line ਬਣਾ ਕੇ ਜਲਾਉਣ ਦੀ ਪਰੰਪਰਾ ਹੈ, ਅਸਲ ਵਿੱਚ ਪੁਰਾਣੇ ਸਮੇਂ ਤੋਂ ਹੀ ਲੋਕ ਇਸ ਤਿਉਹਾਰ ਨੂੰ ਇਸੇ ਤਰ੍ਹਾਂ ਮਨਾਉਂਦੇ ਆ ਰਹੇ ਹਨ, ਲੋਕ ਆਪਣੇ ਮਕਾਨਾਂ ਦੇ ਬਨੇਰੇ ਤੇ ਬਰਾਂਡੇ ਦੀਆਂ ਦੀਵਾਰਾਂ ਵਿੱਚ ਦੀਵਿਆਂ ਦੀਆਂ ਲਾਇਨਾਂ ਬਣਾ ਕੇ ਬਾਲਦੇ ਹਨ, ਮਿੱਟੀ ਦੇ ਛੋਟੇ ਛੋਟੇ ਦੀਵਿਆਂ ਵਿੱਚ ਤੇਲ, ਬੱਤੀ ਰੱਖ ਕੇ ਉਹਨਾਂ ਨੂੰ ਪਹਿਲੇ ਹੀ line ਵਿੱਚ ਰੱਖ ਦਿੱਤਾ ਜਾਂਦਾ ਹੈ, ਅੱਜ ਕੱਲ੍ਹ ਮੋਮਬੱਤੀਆਂ ਦੀ line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 ਦੁਕਾਨਾਂ ਬੜੀਆਂ ਹੀ ਸੁੰਦਰ ਢੰਗ ਨਾਲ ਸਜੀਆਂ ਹੁੰਦੀਆਂ ਹਨ, ਬਾਜ਼ਾਰਾਂ ਦੁਕਾਨਾਂ ਦੀ ਸਜਾਵਟ ਤਾਂ ਦੇਖਦੇ ਹੀ ਬਣਦੀ ਹਨ, ਲੋਕ ਘਰ ਵਿੱਚ ਮਠਿਆਈ ਲਿਆਉਣ ਲਿਆਉਂਦੇ ਹਨ ਅਤੇ ਉਸਨੂੰ ਆਪਣੇ ਮਿੱਤਰਾਂ ਅਤੇ ਰਿਸ਼ਤੇਦਾਰਾਂ ਵਿੱਚ ਵੰਡਦੇ ਹਨ, ਅਤੇ ਘਰ ਘਰ ਵਿੱਚ ਵੱਖ ਵੱਖ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ। ਕਿਸੇ ਚੰਗੇ ਉਦੇਸ਼ ਨੂੰ ਲੈ ਕੇ ਬਣੇ ਤਿਉਹਾਰਾਂ ਵਿੱਚ ਬੁਰਾਈ ਪੈਦਾ ਹੋ ਜਾਂਦੀ ਹੈ, ਜਿਸ ਲਕਸ਼ਮੀ ਦੀ ਪੂਜਾ ਲੋਕ ਧਨ ਪ੍ਰਾਪਤ ਕਰਨ ਲਈ ਬੜੀ ਸਰਧਾ ਨਾਲ ਕਰਦੇ ਹਨ, ਉਸਦੀ ਪੂਜਾ ਕਈ ਲੋਕ ਅਗਿਆਨ ਦੇ ਕਾਰਨ ਨੂੰ ਖੇਡ ਖੇਡਣ ਲਈ ਜੂਏ ਦੁਆਰਾ ਕਰਦੇ ਹਨ, ਜੂਆ ਖੇਡਣਾ ਇੱਕ ਐਸੀ ਪ੍ਰਥਾ ਹੈ ਜਿਹੜੀ ਸਮਾਜ ਅਤੇ ਪਵਿੱਤਰ ਤਿਉਹਾਰਾਂ ਲਈ ਕਲੰਕ ਹੈ ਦੀਵਾਲੀ ਦਾ ਤਿਉਹਾਰ, ਸਾਰੇ ਤਿਉਹਾਰਾਂ ਵਿੱਚ ਉੱਤਮ ਸਥਾਨ ਰੱਖਦਾ ਹੈ, ਸਾਨੂੰ ਆਪਣੇ ਤਿਉਹਾਰਾਂ ਦੀ ਪਰੰਪਰਾ ਨੂੰ ਹਰ ਸਥਿਤੀ ਵਿੱਚ ਸੁਰੱਖਿਆ ਰੱਖਣਾ ਚਾਹੀਦਾ ਹੈ, ਪਰੰਪਰਾ ਸਾਨੂੰ ਉਸਦੇ ਸ਼ੁਰੂ ਅਤੇ ਉਦੇਸ਼ ਨੂੰ ਯਾਦ

ਨੰਬਰ ਦੂਜਾ ਹੁਕਮਨਾਮਾ ਤਖਤ ਕੇਸਗੜ੍ਹ ਸਾਹਿਬ ਦਾ ਏਕ ਓਂਕਾਰ ਸਤਿਗੁਰ ਪ੍ਰਸ਼ਾਦ ਭਾਈ ਕਾਹਨ ਸਿੰਘ ਜੀ ਵਾਹਿਗੁਰੂ ਜੀ ਕੀ ਫਤਿਹ ਹੈ।

ਪੁਸਤਕੋਂ ਸੇ ਮਿਲਤਾ ਹੈ ਨੰਬਰ ਤੀਜਾ ਹੁਕਮਨਾਮਾ ਦਮਦਮੇ ਸਾਹਿਬ ਦਾ ਏਕ ਓਂਕਾਰ ਸਤਿਗੁਰ ਪ੍ਰਸ਼ਾਦ ਸ਼੍ਰੀ ਸਤਿਗੁਰੂ ਜੀ ਕੇ ਪਿਆਰੇ, ਸ਼੍ਰੀ ਸਤਿਗੁਰੂ ਜੀ ਕੇ ਸਵਾਰੇ, ਸ਼੍ਰੀ ਸਤਿਗੁਰੂ ਜੀ ਕੇ ਸਾਜੇ, ਸ਼੍ਰੀ ਸਤਿਗੁਰੂ ਜੀ ਕੇ ਨਿਵਾਜੇ ਪਰਉਪਕਾਰੀ ਸਨਮੁੱਖ ਦਰਬਾਰੀ। ਗੁਰੂ ਬਾਣੀ ਕੇ ਹਿਤਕਾਰੀ ਨਿਰਮਲ ਬੁੱਧ ਬਚਨ ਕੇ ਸ਼ੁੱਧ ਗੁਰ ਸਿੰਘੋ ਕੋ ਪਿਆਰੇ ਸ਼੍ਰੀ ਸਰਬ ਉਪਮਾ ਯੋਗ ਸਿੰਘ ਸਾਹਿਬ ਕਾਹਨ ਸਿੰਘ ਜੀ ਕੋ ਲਿਖਤੋਂ ਦਰਬਾਰ ਦਮਦਮੇ ਸਾਹਿਬ ਤੇ ਸਰਬ ਮਹੰਤੋ ਕੀ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬੋਲੀ ਹੈ ਬਿਲਾਵਲੀ ਜੀ, ਔਰ ਹਮ ਹਿੰਦੂ ਨਹੀਂ ਪੁਸਤਕ ਖਾਲਸੇ ਕੇ ਦੀਵਾਨ ਮੇਂ ਪੜਿਆ ਗਿਆ। ਔਰ ਸਰਬ ਖਾਲਸੇ ਨੇ ਇਸ ਨੂੰ ਪਸੰਦ ਕੀਤਾ ਇਸ ਪੁਸਤਕ ਤੋਂ ਉਹਨਾਂ ਨੂੰ ਬਹੁਤ ਲਾਭ ਹੋਵੇਗਾ ਜੋ ਗੁਰਾਂ ਦੇ ਉਪਦੇਸ਼ਾਂ ਤੋਂ ਭੁੱਲ ਕੇ ਆਪਣੇ ਆਪ ਨੂੰ ਹਿੰਦੂ ਸਮਝਦੇ ਹਨ।

ਨਰਾਣਿਨ ਸਿੰਘ, ਜੈ ਸਿੰਘ ਮਹੰਤ, ਉੱਤਮ ਸਿੰਘ, ਚੰਦਾ ਸਿੰਘ। ਨੰਬਰ ਚੌਥਾ ਹੁਕਮਨਾਮਾ ਮੁਕਤਸਰ ਜੀ ਦਾ ਏਕ ਓਂਕਾਰ ਸਤਿਗੁਰ ਪ੍ਰਸ਼ਾਦ। ਸ਼੍ਰੀ ਸਰਭ ਉਪਮਾ ਲਾਇਕ ਭਾਈ ਕਾਹਨ ਸਿੰਘ ਜੀ ਜੋੜ ਸ਼੍ਰੀ ਮੁਕਤਸਰ ਸਾਹਿਬ ਗੁਰਦੁਆਰਾ ਵੱਡਾ ਦਰਬਾਰ ਸਾਹਿਬ ਸਾਹਿਬ ਤੋਂ ਸਰਬੱਤ ਖਾਲਸੇ ਜੀ ਕੀ। ਸ਼੍ਰੀ ਵਾਹਿਗੁਰੂ ਜੀ ਕਿ ਫਤਿਹ ਬੋਲੀ ਹੈ ਬਿਲਾਵਲੀ ਜੀ ਤਖਤ ਸਾਹਿਬ ਦੀ ਰਾਇ ਹੈ ਕਿ ਗੁਰੂ ਸਾਹਿਬ ਨੇ ਹਿੰਦੂ ਔਰ ਮੁਸਲਮਾਨਾਂ ਤੋਂ ਅਲੱਗ ਤੀਸਰਾ ਪੰਥ ਖਾਲਸਾ ਸਜਾਇਆ ਹੈ। ਜਿਸ ਦਾ ਪ੍ਰਮਾਣ ਗੁਰੂ ਸਾਹਿਬ ਦੀ ਬਾਣੀ ਔਰ ਗੁਰਬਿਲਾਸ ਆਦਿਕ ਪੁਸਤਕਾਂ ਵਿੱਚ ਵਿਸਥਾਰ ਨਾਲ ਹੈ। ਮਹੀਮ ਸਿੰਘ, ਰਣ ਸਿੰਘ, , ਹਰਦੁਖ ਸਿੰਘ, ਲਹਿਣਾ ਸਿੰਘ, ਦਾਨ ਸਿੰਘ, ਸਰਗੁਣਮ ਸਿੰਘ, ਨਪਾਦ ਸਿੰਘ, ਯੋਧ ਸਿੰਘ, ਭਾਈ ਭਗਤ ਸਿੰਘ, ਭਾਈ ਗੁਰਬਖ਼ਸ ਸਿੰਘ ।

ਪੱਤਰਿਕਾ ਹਮ ਹਿੰਦੂ ਨਹੀਂ ਪੁਸਤਕ ਸਾਹਿਤ ਅਤੇ ਦੀਵਾਨ ਦੀ ਕਮੇਟੀ ਵਿੱਚ ਪੇਸ਼ ਕੀਤੀ ਗਈ ਅਤੇ ਆਪ ਦਾ ਪੁਸਤਕ ਪੜਿਆ ਗਿਆ ਆਪ ਇਹ ਕਰਦੇ ਹੋ ਕਿ ਖਾਲਸਾ ਦੀਵਾਨ ਦੀ ਰਾਇ ਵਿੱਚ ਇਸ ਗ੍ਰੰਥ ਵਿੱਚ ਕੋਈ ਬਾਤ ਖਾਲਸਾ ਧਰਮ ਵਿਰੁੱਧ ਤਾਂ ਨਹੀਂ ਲਿਖੀ ਗਈ ਜਿਸ ਦੇ ਉੱਤਰ ਵਿੱਚ ਮੈਨੂੰ ਉਕਤ ਕਮੇਟੀ ਵੱਲੋਂ ਇਹ ਹਦਾਇਤ ਹੋਈ ਹੈ ਕਿ ਮੈਂ ਆਪ ਨੂੰ ਇਤਲਾਹ ਦਿਆਂ ਕਿ ਕਮੇਟੀ ਦੀ ਰਾਇ ਵਿੱਚ ਇਸ ਗ੍ਰੰਥ ਵਿੱਚ ਕੋਈ ਲੇਖ ਖਾਲਸਾ ਧਰਮ ਵਿਰੁੱਧ ਨਹੀਂ ਕਿੰਤੂ ਸਭ ਲੇਖ ਖਾਲਸਾ ਧਰਮ ਅਨੁਕੂਲ ਹਨ। ਕੀ ਬਾਤ-ਬਾਤ ਪਰ ਸ਼੍ਰੀ ਮੁੱਖ ਪ੍ਰਮਾਣ ਦੀਏ ਗਏ ਹਨ। ਖਾਲਸਾ ਪੰਥ ਕੇ ਰਚਨੇ ਕਾ ਜੋ ਮੁੱਖ ਸਿਧਾਂਤ ਗੁਰੂ ਸਾਹਿਬਾਨ ਕਾ ਥਾ ਕਿ ਖਾਲਸਾ ਧਰਮ ਔਰ ਖਾਲਸਾ ਪੰਥ ਸਭ ਧਰਮੋਂ ਔਰ ਪੰਥੋਂ ਸੇ ਭਿੰਨ ਹੈ ਔਰ ਸ਼੍ਰੇਸ਼ਟ ਹੈ ਕਿ ਭਲੀ ਪ੍ਰਕਾਰ ਉੱਤਮ ਰੀਤੀ ਸੇ ਆਪ ਨੇ ਖੋਲ ਕਰ ਲਿਖ ਦੀਆ ਹੈ ਆਪ ਦਾ ਸ਼ੁੱਭ ਚਿੰਤਕ ਮੀਕਾ ਸਿੰਘ joint chief ਸਕੱਤਰ ਖਾਲਸਾ ਦੀਵਾਨ ਨੰਬਰ ਛੇਵਾਂ ਗੁਰਪੁਰ ਨਿਵਾਸੀ ਮਹਾਰਾਜਾ ਸਾਹਿਬ ਨਾਭਾ ਨੇ ਸ਼੍ਰੀ ਅੰਮ੍ਰਿਤਸਰ ਜੀ ਦੇ ਖਾਲਸੇ ਦੀ ਇਸ ਰਸਾਲੇ ਪਰ ਸੰਮਤੀ ਮੰਗੀ ਜਿਸ ਪਰ ਸਭ ਸ਼੍ਰੋਮਣੀ ਸਿੰਘਾਂ ਨੇ ਸੋਲਾਂ ਵੈਸਾਖ ਸਾਲ ਉੱਨੀ ਸੋ ਛਪੰਜਾ ਬਿਕਰਮੀ ਨੂੰ ਅੱਗੇ ਲਿਖਿਆ ਲੇਖ ਮਹਾਰਾਜਾ ਦੇ ਪੇਸ਼ ਕੀਤਾ। ਏਕ ਓਂਕਾਰ ਸਤਿਗੁਰ ਪ੍ਰਸ਼ਾਦ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅਸੀ ਅਕਾਲ ਪੁਰਖ ਪਰਮੇਸ਼ਵਰ ਦਾ ਮਨੋ ਤਨੋ ਧੰਨਵਾਦ ਕਰਦੇ ਹਾਂ ਜਿਸ ਨੇ ਆਪਣੀ ਪਰਮ ਕ੍ਰਿਪਾਲਤਾ ਨਾਲ ਸਾਨੂੰ ਮਨੁੱਖ ਜਨਮ ਔਰ ਆਪਣਾ ਨਿੱਜ ਧਰਮ ਖਾਲਸਾ ਧਰਮ ਔਰ ਪਰਮ ਪਵਿੱਤਰ ਸ਼੍ਰੀ ਅਮਿੰਤਸਰ ਜੀ ਵਿੱਚ ਨਿਵਾਸ ਦਿੱਤਾ। ਅਸੀਂ ਉਸਦੀ ਹੋਰ ਵੀ ਕ੍ਰਿਪਾਲਤਾ ਇਹ ਸਮਝਦੇ ਹਾਂ ਜੋ ਉਸ ਨੇ ਸਾਨੂੰ ਨਿਆਂਕਾਰੀ ਨਿਰਪੱਖ ਪ੍ਰਕਾਰ ਕੇ ਰਾਜ ਮੇਂ ਜੀਵਨ ਦਿੱਤਾ ਜਿਸ ਕਰਕੇ ਅਸੀਂ ਸੁਤੰਤਰ ਸਵੈ-ਧਰਮ ਦੀ ਚਰਚਾ ਕਰ ਸਕਦੇ ਹਾਂ। ਅਰ ਪੰਥ ਮੇਂ ਸਰਭ ਪ੍ਰਕਾਰ ਕਰਕੇ ਪ੍ਰਧਾਨ ਸਭਕੇ ਮਾਨਿਯ ਅਤਿ ਵਿਦਵਾਨ ਧਰਮ ਕਾਰਜਾਂ ਨੇ ਧਿਆਨ ਵੱਡੇ ਕਦਰਦਾਨ ਕੀਰਤ ਦਿਐ ਗੁਣ ਦਿਐ ਗੁਣ ਗ੍ਰਾਹਕ ਨਿਰਪੱਖ ਔਰ ਨਿਆਂਕਾਰੀ ਨਿਜ ਨਿਸ਼ਠਾਵਾਨ ਗੁਰੂ ਭਗਤ ਨੇ ਅਨੁਰਕਤ ਆਪ ਜੈਸੇ ਮਹਾਰਾਜੇ ਦਿੱਤੇ ਅਸੀਂ ਖੁਸ਼ਾਮਦ ਕਰਕੇ ਨਹੀਂ ਸੱਚ-ਸੱਚ ਕਹਿਣੇ ਹਾਂ ਕਿ ਜੋ ਪੰਥ ਹਿਤੈਸ਼ੀ ਵਿਦਵਾਨ ਗੁਰਮੁੱਖ ਸਿੱਖ ਹਨ ਜੋ ਹਜ਼ੂਰ ਦਾ ਸਿਰ ਪਰ ਹੋਣਾ ਗਰਿਮਤ ਸਮਝਦੇ ਹਨ ਕਿਉਂਕਿ ਜਦ ਤੋੜੀ ਪੁਰਸ਼ ਦੇ ਸਿਰ ਪਰ ਕੁਲ ਕਾ ਰਾਜ ਕਾ ਗੁਰੂ ਕਾ ਅਤੇ ਪਰਮੇਸ਼ਵਰ ਕਾ ਭੈਅ ਰਹਿੰਦਾ ਹੈ ਤਦ ਤੋੜੀ ਹੀ ਉਹ ਮਰਿਆਦਾ ਮੈਂ ਚੱਲਦਾ ਹੈ ਜੋ ਸਰਬਥਾ ਸੁੱਖਦਾਇਕ ਹੁੰਦੀ ਹੈ

ਸ਼ੀਘਰਤਾ ਨਾਲ ਉੱਤਰ ਦੇਣੇ ਨੇ ਅਵੱਸ਼ ਕੁਛ ਨਾ ਕੁਛ ਕਠਿਨਾਈ ਪੈਂਦੀ ਹੈ ਔਰ ਧਰਮ ਚਰਚਾ ਦੇ ਪ੍ਰਸ਼ਨਾਂ ਦੇ ਉੱਤਰ ਪੱਖਪਾਤ ਦੇ ਰਹਿਤ ਯਥਾਵਤ ਹੋਣੇ ਉੱਚਿਤ ਹਨ। ਇਸ ਕਾਰਨ ਅਸੀਂ ਇਹ ਚੰਗਾ ਸਮਝਦੇ ਹਾਂ। ਜੋ ਪਰਜਾ ਦਾ ਧਰਮ ਹੈ ਕਿ ਰਾਜਾ ਦੇ ਸਨਮੁੱਖ ਸੱਚ-ਸੱਚ ਕਹਿ ਦੇਵੇ ਔਰ ਸੱਚੀਆਂ-ਸੱਚੀਆਂ ਗਵਾਹੀਆਂ ਪੇਸ਼ ਕਰੇ ਔਰ ਨਿਆਂ ਕਰਨਾ ਰਾਜਾ ਦਾ ਧਰਮ ਹੁੰਦਾ ਹੈ। ਸੋ ਰਾਜਾ ਵਾਦੀ ਪ੍ਰਤੀਵਾਦੀ ਅਰਥਾਤ ਮੁਦੱਈ ਔਰ ਗਵਾਹਾਂ ਦੇ ਕਥਨ ਪਰ ਵਿਚਾਰ ਕਰਕੇ ਫੈਸਲਾ ਕਰ ਦਿੰਦਾ ਹੈ। ਅਸੀਂ ਆਪਣੀ ਬੁੱਧੀ ਅਨੁਸਾਰ ਬਾਣੀਆਂ ਦੇ ਪ੍ਰਮਾਣ ਸ਼੍ਰੀ ਮਹਾਰਾਜ ਦੇ ਦ੍ਰਿਸ਼ਟੀ ਗੋਚਰ ਕਰਦੇ ਹਾਂ ਜਿਹਨਾਂ ਨਾਲ ਬਿਨਾਂ ਪੱਖਪਾਤ ਦੇ ਸਿੱਧ ਹੁੰਦਾ ਹੁੰਦਾ ਹੈ ਕਿ ਖਾਲਸਾ ਪੰਥ ਹਿੰਦੂ, ਮੁਸਲਮਾਨ ਸੇ ਭਿੰਨ ਤੀਸਰਾ ਹੈ। ਪ੍ਰਮਾਣ ਇਹੇ ਹੈ ਨਾ ਹਮ ਹਿੰਦੂ ਨਾ ਮੁਸਲਮਾਨ ਹਿੰਦੂ

ਹਿੰਦੂ ਅੰਨਾ ਤੁਰਕੂ ਕਾਣਾ ॥ ਦੁਹਾਂ ਤੇ ਗਿਆਨੀ ਸਿਆਣਾ ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥ ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ ਅਲਹੁ ਏਕੁ ਮਸੀਤਿ ਬਸਤੁ ਹੈ ਅਵਰੁ ਮੁਲਖੁ ਕਿਸੁ ਕੇਰਾ ਹਿੰਦੂ ਮੂਰਤਿ ਨਾਮ ਨਿਵਾਸੀ ਦੁਹ ਮਹਿ ਤਤੁ ਨ ਹੇਰਾ ਕਬੀਰ। ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ ਅਰਝਿ ਉਰਝਿ ਕੈ ਪਚਿ ਮੂਆ ਚਾਰਉ ਬੇਦਹੁ ਮਾਹਿ ਚਾਰਿ ਵਰਨ, ਚਾਰਿ ਮਜਹਬਾਂ ਜਗ ਬਿਚਿ ਹਿੰਦੂ ਮੁਸਲਮਾਣੇ॥ ਖੁਦੀ ਬਖੀਲਿ, ਤਕਬਰੀ, ਖਿੱਚੋਤਾਣ ਕਰਨਿ ਸਿਙਾਣੇ ॥ ਗੰਗ, ਬਨਾਰਸਿ, ਹਿੰਦੂਆਂ, ਮਕਾ-ਕਾਬਾ ਮੁਸਲਮਾਣੇ ॥ ਸੁੰਨਤਿ ਮੁਸਲਮਾਣ ਦੀ, ਤਿਲਕ-ਜੰਝੂ ਹਿੰਦੂ ਲੋਭਾਣੇ॥ ਰਾਮ-ਰਹੀਮ ਕਹਾਇਕੇ, ਇਕ ਨਾਮੁ ਕੋਇ ਰਾਹ ਭੁਲਾਣੇ॥ ਬੇਦ ਕਤੇਬ ਭੁਲਾਇਕੈ ਮੋਹੇ ਲਾਲਚ ਦੁਨੀ ਸੈਤਾਣੇ॥ ਸਚ ਕਿਨਾਰੇ ਰਹਿ ਗਇਆ, ਖਹਿ ਮਰਦੇ ਬਾਹਮਣ ਮਉਲਾਣੇ॥ ਸਿਰੋ ਨ ਮਿਟੇ ਆਵਣ ਜਾਣੇ॥ ਪੁੱਛਨ ਫੋਲ ਕਿਤਾਬ ਨੂੰ ਹਿੰਦੁ ਵਡਾ ਕਿ ਮੁਸਲਮਾਨੋਈ? ਬਾਬਾ ਆਖੇ ਹਾਜੀਆਂ, ਸੁਭ ਅਮਲਾਂ ਬਾਝੋ ਦੋਨੋ ਰੋਈ। ਹਿੰਦੂ ਮੁਸਲਮਾਨ ਦੁਇ, ਦਰਗਹਿ ਅੰਦਰ ਲੈਨ ਨ ਢੋਈ ਰੋਜ਼ੇ ਜੁਮਅਹ ਮੋਮਨਾਨੇ ਬਾਕਬਾਜ਼ । ਗਿਰਦਮੇ ਆਯੰਦ ਅਜ਼ ਬਹਿਰੇ ਨਮਾਜ਼ ॥ ਹਮਚੁਨਾ ਦਰ ਮਜ਼ਹਬੇ ਈਂ ਸਾਧਸੰਗ ॥ ਕਜ਼ ਮੁਹੱਬਤ ਬਾਖ਼ੁਦਾ ਦਾਰੰਦ ਰੰਗ ॥ ਗਿਰਦਮੇ ਆਯੰਦ ਦਰ ਮਾਹੇ ਦੁਬਾਰ। ਬਹਿਰੇ ਜ਼ਿਕਰੇ ਖ਼ਾਸਏ ਪਰਵਰਦਿਗਾਰ ॥ ਨਾਥ ਇੱਕ ਏਕ ਕੁਰਾਨ ਪੁਰਾਨ

ਹਿੰਦੂ ਕਿ ਤੁਰਕ ਹੂੰ, ਕੀ ਕਾਨ ਕੋ ਮਿਟਾਈ ਹੈ।। ਤੀਸਰਾ ਮਜਬ ਜਗ ਦੇਖ ਕੇ ਅਜਬ ਮਹਾ।। ਬੇਰੀ ਕੇ ਗਜਬ ਪਰਯੋ ਛੀਨੈ ਠਕੁਰਾਈ ਹੈ।। ਧਰਮ ਸਥਾਪਨੇ ਕੋ ਪਾਪਨ ਕੇ ਖਾਪਨੇ ਕੋ।। ਗੂਰੂ ਜਾਪਨੇ ਕੋ ਨਈ ਰੀਤਿ ਯੋਂ ਚਲਾਈ ਹੈ।। ਮਤ ਤੇ ਗੁਰਮਤ ਦਾ ਨਿਰਣਾ ਪਹਿਲਾ ਮੰਤਰ। ਹਿੰਦੂਆਂ ਦਾ ਗਾਇਤਰੀ, ਮੁਸਲਮਾਨਾਂ ਦਾ ਕਲਮਾ, ਸਿੱਖਾਂ ਦਾ ਜਪੁ ਜੀ ਪਹਿਲੀ ਪਉੜੀ। ਦੂਜਾ ਮੰਗਲਾਚਰਨ ਹਿੰਦੂਆਂ ਦਾ ਓਂਮ, ਸ੍ਰੀ ਗਣੇਸ਼ ਆਦਿਕ, ਮੁਸਲਮਾਨਾਂ ਬਿਸਮਿੱਲਾ ਆਦਿ, ਸਿੱਖਾ ਦਾ ਏਕ ਓਂਕਾਰ ਸਤਿਗੂਰ ਪ੍ਰਸਾਦਿ। ਤੀਜਾ ਮੁਲਾਕਾਤ ਵੇਲੇ ਹਿੰਦੂ ਰਾਮ ਰਾਮ ਨਮਸਤੇ ਆਦਿਕ, ਮੁਸਲਮਾਨ ਸਲਾਮ ਔਰ ਸਿੱਖ ਵਾਹਿਗੂਰੂ ਜੀ ਕੀ ਫ਼ਤਿਹ ਕਹਿੰਦੇ ਹਨ। ਚੌਥਾ ਧਰਮ ਦੇ ਪੁਸਤਕ ਹਿੰਦੂਆਂ ਦੇ ਵੇਦ, ਮੁਸਲਮਾਨਾਂ ਦਾ ਕੁਰਾਨ ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ, ਪੰਜਵਾਂ ਤੀਰਥ ਹਿੰਦੂਆਂ ਦੇ ਗੰਗਾ ਦਰਿਆ, ਪਰਿਆਗ ਆਦਿਕ, ਮੁਸਲਮਾਨਾਂ ਦੇ ਮੱਕਾ-ਮਦੀਨਾ ਸਿੱਖਾਂ ਦੇ ਸ੍ਰੀ ਅੰਮ੍ਰਿਤਸਰ

ਅੱਠਵਾਂ, ਸਨਾਨ ਦਾ ਵੇਲਾ ਹਿੰਦੂਆਂ ਦਾ ਸੂਰਜ ਚੜਨ ਵੇਲੇ ਮੁਸਲਮਾਨਾਂ ਦਾ ਨਮਾਜ਼ ਤੋਂ ਪਹਿਲਾਂ, ਸਿੱਖਾਂ ਦਾ ਸਨਾਨ ਅੰਮ੍ਰਿਤ ਵੇਲੇ ਸੰਧਿਆ ਹਿੰਦੂਆਂ ਦੀ ਗਾਇਤਰੀ ਪੜ ਕੇ ਅਤੇ ਤਰਪਨ ਕਰਕੇ ਮੁਸਲਮਾਨਾਂ ਦੀ ਨਮਾਜ਼ ਪੜ ਕੇ ਸਿੱਖਾਂ ਦੀ ਜਪ, ਜਾਪ, ਰਹਿਰਾਸ ਔਰ ਸੋਹਿਲਾ ਪੜ ਕੇ। ਦਸਵਾਂ ਸੰਸਕਾਰ

ਮੁਸਲਮਾਨਾਂ ਦਾ ਮੁੱਛਾਂ ਆਦਿ। ਸਿੱਖਾਂ ਦਾ ਕੇਸ, ਕਿਰਪਾਨ, ਕੱਛ ਆਦਿਕ, ਬਾਰ੍ਹਵਾਂ ਹਿੰਦੂਆਂ ਦੇ ਬ੍ਰਾਹਮਣ, ਸੰਨਿਆਸੀ ਮੁਸਲਮਾਨਾਂ ਦੇ ਸੱਯਦ, ਮੌਲੀ ਸਿੱਖਾਂ ਦੇ ਗੁਰੂ ਖਾਲਸਾ। ਤੇਰ੍ਹਵਾਂ ਵੱਡੇ ਦਿਨ ਹਿੰਦੂਆਂ ਦੇ ਜਨਮ ਆਸ਼ਟਮੀ, ਰਾਮ ਨੌਵੀਂ ਆਦਿਕ ਮੁਸਲਮਾਨਾਂ ਦੇ ਈਦ ਬਕਰੀਦ ਆਦਿਕ। ਸਿਖਾਂ ਦੇ ਗੁਰਪੁਰਬ। ਚੌਦਵਾਂ, ਭੇਟਾ ਪ੍ਰਸ਼ਾਦ ਹਿੰਦੂਆਂ ਜੇ ਚੂਰਮਾ, ਲੱਡੂ, ਫਲ ਆਦਿਕ ਮੁਸਲਮਾਨਾਂ ਦੇ , ਬੱਕਰੇ ਆਦਿਕ ਦੀ ਕੁਰਬਾਨੀ ਸਿੱਖਾਂ ਦੇ ਕੜਾਹ-ਪ੍ਰਸ਼ਾਦਿ। ਲੇਖਕ ਸਤਿਗੁਰਾਂ ਦਾ ਦਾਸ ਸ਼੍ਰੀ ਅੰਮ੍ਰਿਤਸਰ ਜੀ ਦਾ ਖਾਲਸਾ ਦਸਤਖਤ ਸਭ ਮੁਖੀਏ ਸਿੰਘਾਂ ਦੇ ਪੰਥ ਭੂਸ਼ਣ ਪ੍ਰਤਿਸ਼ਟ ਗੁਣੀ ਗਿਆਨੀ ਸੰਤ ਮਹੰਤ ਆਦਿਕਾ ਦੀਆਂ ਹੋਰ ਅਨੇਕਾਂ ਚਿੱਠੀਆਂ ਇਸ ਪੁਸਤਕ ਦੀ ਤਾਈਦ ਵਿੱਚ ਜੋ ਮੇਰੇ ਪਾਸ ਆਇਆਂ ਹਨ ਉਨ੍ਹਾਂ ਦਾ ਇਸ ਜਗ੍ਹਾ ਲਿਖਣਾ ਪੁਸਤਕ ਦਾ ਕਰਨਾ ਹੈ ਔਰ ਨਾ ਕੁਝ ਲੋੜ ਜਾਪਦੀ ਹੈ ਕਿਉਂਕਿ ਇਹ ਪੁਸਤਕ ਉਨ੍ਹਾਂ ਨਿਯਮਾਂ ਨੂੰ ਲੈ ਕੇ ਲਿਖਿਆ ਗਿਆ ਹੈ ਜੋ ਧਰਮ ਦੀ ਨਿਉਂ ਹਨ ਔਰ ਜਿੰਨ੍ਹਾਂ ਦੇ ਮੰਨਣੋ ਕਿਸੇ ਸਿੱਖ ਨੂੰ ਵੀ ਇਨਕਾਰ ਨਹੀਂ ਹੋ ਸਕਦਾ ਔਰ ਇਸ ਬਾਤ ਨੂੰ ਕਲਗੀਧਰ ਦੇ ਸਪੁੱਤਰ ਨਿਰਸੰਦੇਹ ਜਾਣਦੇ ਹਨ ਕਿ ਅਸੀਂ ਹਿੰਦੂ ਨਹੀਂ ਪੰਥ ਕਾ ਸੇਵਕ ਕਾਹਨ ਸਿੰਘ ਹਿੰਦੂ ਅਤੇ ਸਿੱਖ ਦੇ ਪ੍ਰਸ਼ਨ ਉੱਤਰ ਹਿੰਦੂ ਬਹੁਤੇ ਸਿੱਖਾਂ ਤੋ ਸੁਣਿਆ ਜਾਂਦਾ ਹੈ ਕਿ ਸਿੱਖ ਹਿੰਦੂ ਨਹੀਂ ਪਰ ਮੇਰੀ ਸਮਝ ਵਿੱਚ ਇਹ ਸਿੱਖਾਂ ਦਾ ਗਿਆਨ ਹੈ ਕਿਉਂਕਿ ਸਿੱਖ ਹਿੰਦੂਆਂ ਵਿੱਚੋਂ ਨਿਕਲੇ ਹਨ ਹਿੰਦੂਆਂ ਨਾਲ ਖਾਣ-ਪਾਣ ਹੈ। ਹਿੰਦੂਆਂ ਨਾਲ ਸਾਕ ਨਾਤੇ ਹਨ ਔਰ ਹਿੰਦੂਆਂ ਦੇ ਵਸਨੀਕ ਹਨ ਫੇਰ ਸਿੱਖ ਔਰ ਹਿੰਦੂ ਕਿਸ ਤਰ੍ਹਾਂ ਹੋ ਸਕਦੇ ਹਨ

ਔਰ ਇਸ ਦੇ ਅਰਥ ਦੁਸ਼ਟਾਂ ਨੂੰ ਜਿੱਤਣ ਵਾਲਾ ਔਰ ਬਹਾਦੁਰ ਹਾਂ। ਔਰ ਹਿੰਦੂ ਪਦ ਇੰਦ ਅਤੇ ਸਿੰਧ ਤੋਂ ਬਣਿਆ ਪ੍ਰਤੀਤ ਹੁੰਦਾ ਹੈ ਸਿੱਖ ਇਹ ਗੱਲ ਕਿ ਅਸੀਂ ਹਿੰਦੂ ਨਹੀਂ ਸਿੱਖ ਆਪ ਦੀ ਹੀ ਕ੍ਰਿਪਾ ਕਰਕੇ ਆਖਦੇ ਹਨ

ਹੋਰ ਹਿੰਦੂ ਮੁਸਲਮਾਨ ਮੁਸਲਮਾਣਾ-ਹਿੰਦੂਆਂ, ਦੁਇ ਰਾਹ ਚਲਾਏ॥ ਰਾਮ, ਰਹੀਮ ਧਿਆਇਂਦੇ, ਹਉਮੈ ਗਰਬਾਏ॥ ਮੱਕਾ, ਗੰਗ, ਬਨਾਰਸੀ, ਪੂਜ ਜਾਰਤ ਆਏ॥ ਰੋਜੇ, ਵਰਤ, ਨਵਾਜ ਕਰਿ, ਡੰਡਉਤ ਕਰਾਏ॥ ਗੁਰ ਸਿਖ ਰੋਮ ਨ ਪੁਜਨੀ, ਜੇ ਆਪ ਗਵਾਏ॥ ਰੋਜੇ, ਵਰਤ, ਨਵਾਜ ਕਰਿ, ਡੰਡਉਤ ਕਰਾਏ॥ ਗੁਰ ਸਿਖ ਰੋਮ ਨ ਪੁਜਨੀ, ਜੇ ਆਪ ਗਵਾਏ॥ ਬਹੁ ਸੁੰਨੀ, ਸ਼ੀਆ, ਰਾਫਜੀ, ਮਜਹਬ ਮਨ ਭਾਣੇ॥ ਈਸਾਈ, ਮੂਸਾਈਆਂ ਹਊਮੈ ਹੈਰਾਣੇ॥

ਲਿਖਣ ਦਾ ਸਮਾਨ, ਢਾਲ ਆਦਿ ਚੀਜ਼ਾਂ ਪਈਆਂ ਹਨ ਔਰੰਗਜ਼ੇਬ-ਮਧਰਾ ਕੱਦ, ਕਮਜ਼ੋਰ, ਲੰਮਾ ਨੱਕ, ਸੁਰਖ਼ ਰੋਗਾ ਰੰਗ, ਗੋਲ ਸਫ਼ੈਦ ਦਾੜ੍ਹੀ, ਕੁਤਰੀਆਂ ਹੋਈਆਂ ਲਬਾਂ, ਤੇਜ਼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

ਸ਼ਰਾਬ ਜੀ ਉਸ ਰੁੱਖ ਵਿੱਚ ਹਰੇ ਪੱਤਿਆਂ ਰੁੱਖ ਇੱਕ ਬਹੁਤ ਕੀਮਤੀ ਅਤੇ ਵਧੀਆ ਕਿਸ਼ਮ ਦਾ ਬੂਟਾ ਸੀ ਜਿਸ ਨਾਲ ਉਹਨਾਂ ਨੇ ਉਸ ਨੂੰ ਮਰਵਾ ਦਿੱਤਾ ਮੁਗ਼ਲ ਸਲਤਨਤ ਦੇ ਅੱਗੇ ਹੀ ਤੇਰੇ ਵਾਂਗ ਹੋ ਚੁੱਕੇ ਵਜ਼ੀਰਾ ਆਉਂਦਾ ਹੈ, ਉਸਦੇ ਮੋਢੇ ਤੇ ਤੇਸਾ ਤੇ ਆਰੀ ਹਨ ਫ਼ਰੂਜੀਆਂ ਨਾਂ ਦਾ ਨਾਂ ਲਿਖਦੀ ਫਿਰਦੀ ਹੈ ਸਰਕਾਰ ਬਸ ਹੁਣ ਪੱਕੀ ਪਰਚੀ ਕੱਟ ਦੇਣਗੇ ਤੇ ਸਾਨੂੰ ਪੱਕੀ ਕੋਠੜੀ ਮਿਲ ਜਾਏਗੀ ਇਹ ਜੋਗਾ ਖੁੱਲਾ ਛੱਡਾਂਗੇ, ਸ਼ੁਕਰ ਹੈ ਸ਼ੁਕਰ ਹੈੈ ਰੱਬ ਦੇ ਘਰ ਦੇਰ ਹੈ ਪਰ ਹਨੇਰ ਨਹੀਂ ਥਾਣੇਦਾਰ ਨੂੰ ਇੱਕ ਪਾਸੇ ਕਰ ਕੇ, ਜੀ ਇਹ ਰਿਫਿਊਜੀ ਜੇਲ੍ਹ ਨੂੰ ਵੀ ਸਹੁਰਾ-ਘਰ ਹੀ ਆਖਦੇ ਹਨ, ਪਹਿਲਾਂ ਬਿਆਨ ਮੁਕੰਮਲ ਕਰ, ਫੇਰ ਇਸ 'ਤੇ ਵੀ ਗੌਰ ਕਰਦੇ ਆਂ, ਭਲਾ ਮਾਈ, ਤੇਰਾ ਦੂਜਾ ਪੁੱਤ ਕਿੱਥੇ ਹੈ ਕਿਤੇ ਉਹ ਵੀ ਸਹੁਰੇ-ਘਰ ਤਾਂ ਨਹੀਂ ਗਿਆ ਤੇਰਾ ਦੂਜਾ ਪੁੱਤ ਕਿੱਥੇ ਗਿਆ ਹੈ। ਮੇਲੇ ਵਿੱਚ ਉਸ ਕੁੱਝ ਪੀੜ੍ਹੀਆਂ ਤਿਆਰ ਕੀਤੀਆਂ ਗਈਆਂ ਸਨ, ਉਹਨਾਂ ਨੂੰ ਵੇਚਣ ਗਿਆ, ਪੀੜ੍ਹੀਆਂ ਬੜੀਆਂ ਰਾਂਗਲੀਆਂ ਹਨ ਤੇ ਉਹਨਾਂ 'ਤੇ ਅਸੀਂ ਬੜੇ ਵਧੀਆ ਵੇਲ ਬੂਟੇ, ਤੋਤੇ ਤੇ ਮੋਰ ਵਾਹੇ ਨੇ, ਮਾਘ ਵਿਆਹਾਂ ਦਾ ਹੀ ਮਹੀਨਾ ਹੈ ਬੜਾ ਭਰਾਵਾਂ ਭਰਵਾਂ ਜ਼ਰੂਰ ਇੱਕ ਜਾਣਗੀਆਂ ਜੀ ਤੀਜਾ ਇੱਥੋਂ ਨੇੜੇ ਹੀ ਗਿਆ ਹੈ ਵੇਖਿਆ ਕਹੀ ਚਤਰ ਜਨਾਨੀ ਹੈ ਪੁਲਿਸ ਦਾ ਜਦ ਜਨਾਨੀਆਂ ਨਾਲ ਵਾਹ ਪੈਂਦਾ ਹੈ ਤਾਂ ਪੁਲਿਸ ਹਾਰ ਜਾਂਦੀ ਹੈ ਇਸੇ ਲਈ ਸਰਕਾਰ ਨੇ ਹੁਣ ਜਨਾਨੀਆਂ ਦੀ ਪੁਲਿਸ ਬਣਾਈ ਹੈ ਇੱਥੈ ਪਿੰਡਾਂ ਵਿੱਚ ਕੋਈ ਇੰਤਜ਼ਾਰ ਇੰਤਜ਼ਾਮ ਨੀ ਹਾਲਾਂਕਿ ਜਨਾਨਾ ਪੁਲਿਸ ਦੀ ਬਹੁਤੀ ਲੋੜ ਪਿੰਡਾਂ ਵਿੱਚ ਦਿੱਲੀ ਵਿੱਚ ਜਨਾਨਾ ਪੁਲਿਸ ਆਮ ਇੱਥੇ ਨਹੀਂ ਹੈ ਮੈਂ report

ਇਸ ਘਰ ਵਿੱਚ ਪਹਿਲਾਂ ਤਾਂ ਇੱਕ ਚੂੜੀਆਂ ਵੇਚਣ ਵਾਲਾ ਰਹਿੰਦਾ ਸੀ ਮੁਸਲਮਾਨ ਉਹ ਫਸਾਦਾਂ ਵਿੱਚ ਕਿੱਧਰੇ ਚਲਾ ਗਿਆ, ਬਸ ਅਸੀਂ ਇਸ ਫੂਸ ਦੀ ਚਪੜੀ ਹੇਠ ਸਿਰ ਲੁਕੋ ਲਿਆ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 ਤੁਹਾਡਾ ਭਲਾ ਤੁਸੀਂ ਸਾ~ ਛੱਤੀ ਹੋਈ ਕੁੱਲੀ ਦੇ ਦਿਓ ਬੁੱਗਾ ਚੌਧਰੀ ਤਾਂ ਨਿਰੀ ਝੂਠਾਂ ਦੀ ਪੰਡ ਹੈ ਲੈ ਸੁਣ ਲੇ ਵਜ਼ੀਰਾ ਆ ਜਾਵੇ ਤਾਂ ਉਹਨੂੰ ਮੇਰੇ ਘਰ ਭੇਜ ਦੇਵੀਂ ਨਹੀਂ ਤਾਂ ਪਾਲੀ ਪੀਂਘ ਲਈ ਰੋ ਰੋ ਮੇਰੀ ਜਾਨ ਖਾਊਗੀ ਚੰਗਾ ਬੇਬੇ ਮੈਂ ਚੱਲਾਂਗੀ ਹੁਣ।

ਬਤੌਰ artist ਨੌਕਰੀ ਕੀਤੀ, ਅਮਰੀਕਾ ਦੀ university of ਵਾਸਿੰਗਟਨ ਵਿੱਚ ਭਾਰਤੀ ਨਾਇਕ ਪੜ੍ਹਾਉਂਦੇ ਰਹੇ ਅਤੇ ਨਾਟਕ ਨਿਰਦੇਸ਼ਕ ਨਿਰਦੇਸ਼ਨ ਵੀ ਕੀਤਾ। ਪੰਜਾਬ university ਵਿੱਚ ਬਤੌਰ professor ਕੰਮ ਕੀਤਾ ਜਿੱਥੇ ਉਹਨਾਂ ਦੀ ਅਗਵਾਈ ਹੇਠ department of ਇੰਡੀਆ ਵਿੱਚ ਕਾਇਮ ਹੋਇਆ ਇਸ ਤੋਂ ਇਲਾਵਾ ਉਹਨਾਂ ਨੇ ਇੱਕ ਸਫ਼ਰਨਾਮਾ ਪਾਤਾਲ ਦੀ ਧਰਤੀ ਦੋ ਕੁ ਹੋਰ ਪੁਸਤਕਾਂ, ਰੰਗ ਮੰਚ ਅਤੇ ਲੋਕ ਨਾਟਕ ਵੀ ਲਿਖਿਆ। ਬਲਵੰਤ ਗਾਰਗੀ ਬੰਬ ਕੇਸ ਹਲਕਾ ਫ਼ੁਲਕਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਾਂਦੀ ਹੈ ਕਿ ਉਹ chemical ਬੰਬ ਬਣਾਉਂਦਾ ਹੈ ਇਸ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 ਨਾਲ ਖੇਡ ਰਿਹਾ ਸੀ ਫਿਰ ਉਹ ਬਾਹਰ ਤੁਰ ਗਿਆ ਮੈਂ ਸੋਪਲੀ ਸੋਪਲੀ ਉੱਠ ਕੇ ਬੂਹੇ ਓਲੇ ਆ ਖੜੋਤਾ ਪਰ ਕੁਲਫ਼ੀ ਇੰਨੀ ਸਵਾਦ ਸੀ ਕਿ ਮੇਰੇ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 ਤੂੰ ਸਾਡੇ ਮੁੰਡੇ ਨਾਲ ਲੜਿਆ ਕਿਉਂ ਜਦ ਉਹਨਾਂ ਨੂੰ ਪਤਾ ਲੱਗਾ ਕਿ ਇਸ ਕੁਲਫ਼ੀ ਕਾਰਨ ਤਾਂ ਉਹ ਸਾਰੇ ਹੀ ਹੱਸਣ ਲੱਗ ਪਏ। ਮਨੁੱਖ ਵਿੱਚ ਨਕਲ ਦੀ ਰੁੱਚੀ ਜਮਾਂਦਰੂ ਹੋਣ ਕਰਕੇ ਇਹ ਇੱਕ ਨਾਟਕੀ ਜੀਵ ਹੈ ਇਕਾਂਗੀ ਦੇ ਆਰੰਭ ਉਡੀਕ ਵਿੱਚ ਅਸਲ ਨਾਇਕ ਸ਼ੁਰੂ ਹੋਣ ਤੋਂ ਪਹਿਲਾਂ ਕੋਈ ਨਿੱਕੀ ਖੇਡ ਕਰਦੇ ਸਨ ਪਿਆਰੇ ਵਿਦਿਆਰਥੀਓ ਭਵਿੱਖ ਤੁਹਾਡੇ ਲਈ ਹੋਰ ਪੁਸਤਕਾਂ ਦਲੀਲ ਦਾ ਮੇਰੇ ਕੋਲ ਉੱਤਰ ਨਹੀਂ ਸੀ ਮੈਂ ਵੀ ਦਾ ਲੋਭੀ ਹਾਂ ਪਰ ਫਿਰ ਵੀ ਮੈਂ ਆਪਣੀ ਫ਼ੋਕੀ ਹਿੰਮਤ ਜ~ ਜਲਾਉਂਦਿਆਂ ਕਿਹਾ ਮੁਰਮੁਰੇ ਨਾਲ ਖੰਘ ਲੱਗਦੀ ਹੈ ਧਰਤੀ ਹੇਠਲਾ ਬਲਦ ਧਰਤੀ ਹੇਠਲਾ ਬਲਦ ਲੋਕਾਂ ਦਾ ਕਹਿਣਾ ਹੈ ਕਿ ਧਰਤੀ ਹੇਠ ਇੱਕ ਬਲਦ ਹੈ ਜੋ ਕਿ ਧਰਤੀ ਨੂੰ ਘੁੰਮਾਉਂਦਾ ਹੈ ਤਾਂ

ਉਹ ਲੜਾਈ ਵਿੱਚ ਉਹਦੇ ਪੱਕੇ ਨਿਸ਼ਾਨੇ ਨੇ ਕਈ ਦੂਰ ਲੁਕੋਏ ਹੋਏ ਦਰਦਾਂ ਦੇ ਤਾਰ ਅਜਿਹੇ ਦੇਸ ਦੇ ਜਪਾਨੀ ਡੇਗੇ ਗਏ ਸਨ, ਜਿਸ ਤਰ੍ਹਾਂ ਉਹ ਜਪਾਨੀ ਨਿਸ਼~ ਨਿਸ਼ਾਨਚੀਆਂ ਜਿੱਥੇ ਮਸ਼ੀਨ ਗੰ~ ਗੰਨਾਂ ਦੀਆਂ ਗੋਲੀਆਂ ਦੀਆਂ ਵਾਛੜਾਂ ਨਿਸ਼ਫ਼ਲ ਜਾਂਦੀਆਂ ਉੱਥੇ ਕਰਮ ਸਿੰਘ ਦੀ ਇੱਕ ਗੋਲੀ ਕੰਮ ਸੰਵਾਰ ਦਿੰਦੀ ਖੇਡਾਂ ਕਰਦਾ ਤਾਂ ਵੇਖਣ ਵਾਲਿਆਂ ਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਉਸਨੂੰ ਕੋਈ ਭੂਤ ਚਿੰਬੜ ਭੂਤ ਚਿੰਬੜ ਗਿਆ ਹੋਆ ਹੋਵੇ ਪਰ ਉਸਨੂੰ ਪਤਾ ਸੀ ਕਿ ਉਹ ਖੇਡਦਾ ਹੈ ਪਰ ਲੋਕ ਸਮਝਦੇ ਸਨ ਕਿ ਇਸਨੂੰ ਭੂਤ ਚੁੜੇਲ ਕੋਈ ਚਿੰਬੜ ਗਿਆ ਹੈ ਤਾਂ ਜੋਸ ਨਾਲ ਖੇਡਦੇ ਕੁੱਝ ਬੱਚੇ ਹੁੰਦੇ ਸਨ ਉਹ ਡਰਦੇ ਮਾਰੇ ਭੱਜ ਜਾਂਦੇ ਸਨ ਕਿ ਮੰਮਾ ਉਸਨੂੰ ਕੁੱਝ ਹੋ ਗਿਆ ਹੈ, ਮਾਂ ਉਹਨਾਂਂ ਦੀ ਕਹਿੰਦੀ ਕਿ ਨਹੀਂ ਪੁੱਤਰ ਉਹ ਤਾਂ ਏਦਾਂ ਹੀ ਖੇਡਦਾ ਹੈ ਕੋਈ ਬਾਤ ਨੀ ਡਰੋ ਮੱਤ ਏਦਾਂ ਹੀ ਤੁਹਾਡੇ ਨਾਲ ਖੇਲ, ਜਸਵੰਤ ਸਿੰਘ ਕਿੱਥੇ ਗਿਆ ਮਾਨ ਸਿੰਘ ਨੂੰ ਪਤਾ ਸੀ ਕਿ ਕਰਮ ਸਿੰਘ ਦੇ ਨਿੱਕੇ ਭਰਾ ਦਾ ਨਾਂ ਜਸਵੰਤ ਸਿੰਘ ਹੈ ਉਸ ਲਿਖਿਆ ਸੀ ਭਾਈ ਤੁਸੀਂ ਆਓਗੇ ਸਾਡੇ ਕੋਲ ਹੱਥ ਫੇਰਿਆ ਅਤੇ ਫਿਰ ਉਸਨੂੰ ਆਪਣਾ ਹੱਥ ਚੱਟਣ ਲਈ ਦਿੱਤਾ ਫਿਰ ਅੰਦਰ ਜਾ ਕੇ ਮਾਨ ਸਿੰਘ ਦੇ ਆਉਣ ਦਾ ਪਤਾ ਦਿੱਤਾ ਤੇ ਚਾਹ ਲਿਆਉਣ ਲਈ ਆਖਿਆ ਤੇ ਜਿਸ ਤਰ੍ਹਾਂ ਮੁੜ ਕੇ ਦਿਓੜੀ ਵਿੱਚ ਆਉਣ ਤੋਂ ਡਰਦਾ ਹੋਵੇ ਫਿਰ ਵਿਹੜੇ ਵਿੱਚ ਬੱਧੀ ਘੋੜੀ ਕੋਲ ਖਲੋ ਗਿਆ ਬਾਪੂ ਜੀ ਮੈਂ ਮਾਨ ਸਿੰਘ ਆਂ ਚੂਹੜ ਕਾਣੀਆ ਉਸਦੇ ਕਰਮ ਸਿੰਘ ਦਿਓੜੀ ਵਿੱਚ ਬੈਠੇ ਬਾਬੇ ਨੇ ਹੱਥ ਮਾਰਿਆ ਕਿ ਉਰੇ ਆ ਪੁੱਤਰਿਆ ਕੀ ਕਹਿਨਾ ਹੈ ਤੂੰ ਉਹ ਕਹਿੰਦਾ ਕਿ ਬਾਪੂ ਜੀ ਮੈਂ ਤੁਹਾਡੇ ਪਿੰਡ ਦੇ ਨੇੜਲੇ ਹੀ ਕਰਮ ਸਿੰਘ ਜੀ ਦਾ ਪੁੱਤਰ ਹਾਂ ਮੈਨੂੰ ਪਛਾਣਿਆ ਬਾਪੂ ਜੀ ਕਹਿੰਦੇ ਹਨ ਕਿ ਨਹੀਂ ਪੁੱਤਰ

ਤੇ ਕਹਿੰਦੇ ਹਨ ਕੀ ਕੰਮ ਨੇ ਅੰਮ੍ਰਿਤਸਰ ਤੋਂ ਚੂਹੜ ਕਾਣਾ ਦੇਸ ਕਿਹੜਾ ਦੂਰ ਸੀ ਪਹਿਲਾਂ ਮੁੱਢ ਕਦੀਮਾਂ ਤੋਂ ਵਸਿਆ ਹੋਇਆ ਸੀ ਤੇ ਦੂਸਰੇ ਨੂੰ ਜੰਮ ਕੇ ਵਸਾਇਆ ਤੇ ਥੋੜ੍ਹਾ ਚਿਰ ਹੀ ਹੋਇਆ ਤਾਂ ਭਾਵੇਂ ਕਦੇ ਕਦੇ ਕਿਸੇ ਨੂੰ ਤੇ ਜਦੋਂ ਮਾਨ ਸਿੰਘ ਪਿੱਛਾਂਹ ਨੂੰ ਆਉਂਦੇ ਫ਼ੌਜ਼ੀ ਟਰੱਕ ਵਿੱਚ ਬੈਠਣ ਲੱਗਿਆ ਤਾਂ ਕਰਮ ਸਿੰਘ ਨੇ ਕਿਹਾ ਸਾਡੇ ਘਰ ਵੀ ਹੁੰਦਾ ਆਵੀਂ ਮੇਰੇ ਕੋਲ ਆਏ ਤੂੰ ਜਦ ਮੈਨੂੰ ਫਿਰ ਆਪਣੇ ਇਲਾਕੇ ਵਿੱਚ ਉਹਦੀ ਵਧਾਉਣ ਲਈ ਉਸ ਪੁੱਛਿਆ ਤੇ ਅੱਗੇ ਕਦੇ ਗਿਆ ਤੇ ਕੀ ਨਹੀਂ ਮਾਨ ਸਿੰਘ ਕਾਹਲੇ ਸੁਭਾਅ ਦਾ ਸੀ ਪਰ ਆਪਣੀ ਇਸ ਆਊ ਭਗਤ ਤੇ ਉਸ ਨੂੰ ਬੜੀ ਹੈਰਾਨੀ ਹੋਈ ਸਦਕਾ ਸਕਦਾ ਸੀ ਇਹ ਕੋਈ ਓਪਰਾ ਆਦਮੀ ਹੋਵੇ ਦਿਓੜੀ ਆਪ ਜੀ ਪ~ ਉਹ ਮਾਨ ਸਿੰਘ ਵੱਲ ਸੱਜੇ ਖੱਬੇ ਵੀ ਝਾਕ ਰਿਹਾ ਇਵੇਂ ਅਸਾਂ ਆਖਿਆ ਮੁੰਡੇ ਛੁੱਟੀ ਆਇਆ ਤੇ ਇਹਦੀ ਛੁੱਟੀ ਖ਼ਰਾਬ ਹੋ ਜਾਵੇਗੀ ਇਸ ਕਰਕੇ ਇਸਨੂੰ ਵੀ ਕਿਤੇ ਘੁੰਮਾ ਫਿਰਾ ਲਿਆਓ ਜਾਂ ਇਸਨੂੰ ਕਿਤੇ

ਆਪਣੀ ਛੁੱਟੀ ਕੱਟ ਕੇ ਪਲਟਣ ਵਿੱਚ ਜਾਏਗਾ ਸੁਣ ਲਓ ਫ਼ੋਜ਼ੀ ਨੂੰ ਛੁੱਟੀ ਬਹੁਤ ਪਿਆਰੀ ਹੁੰਦੀ ਹੈ ਜਿੰਨੀ ਕਰਮ ਸਿੰਘ ਨੂੰ ਪਿਆਰੀ ਸੀ ਇਹਨਾਂ ਦੁਆਲੇ ਬਚਾਅ ਲਈ ਕਿਲ੍ਹੇ ਕੋਟ ਉਸਾਰੇ ਹੋਏ ਸਨ ਥਾਂ ਥਾਂ ਤੇ ਮੜ੍ਹੀਆਂ ਤੇ ਸਮਾਧਾਂ ਸਨ ਜਿਹੜੀਆਂ ਪਿੱਛਲੀਆਂ ਪੀੜ੍ਹੀਆਂ ਵਿੱਚ ਇਹਨਾਂ ਲੋਕਾਂ ਦੀ ਤੇ ਧਾਵਾ ਕਰਨ ਵਾਲਿਆਂ ਨਾਲ ਲੜਨ ਮਰਨ ਦੀ ਕਹਾਣੀ ਦੱਸਦੀਆਂ ਸਨ ਧਰਤੀ ਦਾ ਭਾਰ ਚੁੱਕ ਕੇ ਖੜਾ ਰਹਿੰਦਾ ਉਸਨੂੰ ਇਸ ਤਰ੍ਹਾਂ ਲੱਗਾ ਜਿਵੇਂ ਕਰਮ ਸਿੰਘ ਜੀ ਦਾ ਪਿਤਾ ਧੋਲ ਦੀ ਜਿਹੜਾ ਭਾਰ ਥੱਲੇ ਦੱਬਿਆ ਹੋਣ ਪਿੱਛੋਂ ਵੀ ਲੋਕਾਂ ਦਾ ਭਾਰ ਚੁੱਕਣਾ ਫਿਰ ਉਹ ਹੱਸ ਪੈਂਦਾ ਪਿੰਡ ਵਿੱਚ ਕਾਹਦੀ ਗੱਲ

ਫਾਇਲਾਂ ਦੀਆਂ ਉਹ ਲੈ ਕੇ ਦੇ ਕਮਰੇ ਦਾ ਦੱਸ ਅਚਾਨਕ ਰਸ਼ੀਦ ਨੂੰ ਲੱਗਾ ਉਹ ਹੋਰਨਾਂ ਲੋਕਾਂ ਨਾਲ ਜ਼ਿਆਦਾ ਕਿਸ਼ਮਤ ਵਾਲਾ ਸੀ ਨਹੀਂ ਤੇ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

ਨਹੀਂ ਨਹੀਂ ਨਹੀਂ ਉਹਨਾਂ ਨੂੰ ਬਹੁਤ ਸਾਰੇ ਪੁਰਸ਼ਕਾਰਾਂ ਨਾਲ ਸਨਮਾਨਿਤ ਕੀਤਾ ਤੇ ਉਹਨਾਂ ਨੂੰ ਆਖਿਆ ਗਿਆ ਕਿ ਤੁਸੀਂ ਤਾਂ ਸਾਡੇ ਘਰ ਕਦੇ ਨੀ ਆਏ ਚਲੋ ਅੱਜ ਸਾਡੇ ਨਾਲ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 ਚੰਗਾ ਹੈ ਜੋ ਕੁੱਝ ਹੋਇਆ ਉਸਨੂੰ ਭੁੱਲ ਜਾਓ ਤੇ ਫਿਰ ਤੋਂ ਨਵੀਂ ਗੱਲ ਸ਼ੁਰੂਆਤ ਕਰਦੇ ਹਾਂ ਅੰਦਰ ਹੀ ਹਰਦੇਵ ਉਸ ਵੱਲ ਵੇਖਦਾ ਹੈ ਸਤਿ ਸ੍ਰੀ ਅਕਾਲ ਇਹ ਹੀ ਸੀ ਤੇਰੀ ਦੋਸਤੀ ਮੇਰੀ ਨਿੱਕੀ ਜਿਹੀ ਗੱਲ ਵੀ ਤੂੰ ਰੱਖੀ ਨਾ ਮੇਰੇ ਘਰ ਪਹੁੰਚਣ ਤੋਂ ਪਹਿਲਾਂ ਹੀ ਸੁੱਖ ਤੇ ਸਰਨਜੀਤ ਇੱਥੇ ਆ ਗਏ ਮੈਂ ਸਫ਼ਾਈ ਨਹੀਂ ਮੰਗ ਰਿਹਾ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 ਇਸ ਤੁਹਾਡੇ ਨਾਲ ਦੋ ਗੱਲਾਂ ਕਰ ਸਕਾਂ ਸਮੁੰਦਰੋਂ ਪਾਰ ਮੈਂ ਇਸ ਲਈ ਨਹੀਂ ਹਾਂ ਕਿ ਧੱਕੇ ਧੋਲੇ ਮੈਂ ਖਾਵਾਂ ਆਪਣੇ ਕਿਸੇ ਗੁਨਾਂਹ ਦੀ ਮਾਫ਼ੀ ਮੰਗਣ ਮੈਂ ਨਹੀਂ ਆਈ ਮੈਨੂੰ ਇਹੋ ਵੀ ਗਿਲਾ ਨਹੀਂ ਕਿ ਮੇਰੇ ਨਾਲ ਕੋਈ ਵਧੀਕੀ ਹੋਵੇ ਹੈ ਤੇ ਮੇਰਾ ਤੇਰਾ ਜਦੋਂ ਵਾਸਤਾ ਵਾਸਤਾ ਹੀ ਕੋਈ ਨਹੀਂ ਮੈਨੂੰ lecture ਦੇਣ ਦਾ ਕੀ ਮਤਲਬ ਸ਼ਾਦੀ ਦਾ ਕੀ ਮਤਲਬ ਹੁੰਦਾ ਹੈ,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 ਉਹ ਗਈ ਤਾਂ ਮੇਰੀ ਲਾਸ਼ ਲੰਘ ਕੇ ਜਾਵੇਂਗੀ ਸਮੁੰਦਰੋਂ ਪਾਰ ਦਾਵਾ ਨਹੀਂ ਕਰਦਾ ਪਰ ਮੈਂ ਆਪਣੇ ਸਾਰੇ ਗੁਨਾਂਹ ਸਰਨਜੀਤ ਦੀ ਝੋਲੀ ਵਿੱਚ ਰੱਖ ਕੇ ਉਸ ਤੋਂ ਮਾਫ਼ੀ ਮੰਗੀ ਰਣਜੀਤ ਨੇ ਮੇਰੀ ਕਸ਼ਮ ਖਾ ਕੇ ਆਖ ਦਿੱਤਾ ਸੀ ਪਰ ਜਦੋਂ ਮੈਨੂੰ ਪਤਾ ਲੱਗਾ ਉਸਨੇ ਮੇਰੇ ਅੱਗੇ ਝੂਠ ਮਾਰਿਆ ਸਮੁੰਦਰੋਂ ਪਾਰ ਦੌੜ ਆਇਆ ਉਹ ਪਸਤੋਲ ਸੁੱਟ ਕੇ ਰੋਣ ਲੱਗ ਪਿਆ ਸੁੱਖ ਅੱਗੇ ਵੱਧ ਕੇ ਉਸਨੇ ਗਲਵਕੜੀ ਪਾ ਲੈਂਦਾ, ਮਰਸੀ ਦੀ ਵਿੱਚ ਰਣਜੀਤ ਦਰਵਾਜ਼ੇ ਵਿੱਚ ਖਲੋ ਜਾਂਦੀ ਹਰਦੇਵ ਵੱਲ ਪਿੱਠ ਕਰ ਲੈਂਦੀ, ਆ~ ਆਖਦਾ ਹਰਦੇਵ ਬਾਹਵਾਂ ਪਸਾਰਦਾ ਹੈ ਇੱਕ ਇੰਡੀਆ ਵਿੱਚ ਜਾਂ ਸਮੁੰਦਰੋਂ ਪਾਰ ਹਰਦੇਵ ਤੋਂ ਨਿਟੂ ਲੈ ਲਈ ਅੰਦਰ ਦਰਵਾਜ਼ੇ ਵੱਲ ਸਮੁੰਦਰਾਂ ਤੋਂ ਪਾਰ ਵੀ ਮਨੁੱਖ ਨੇ ਉਹੀ ਦਿਲ ਤੇ ਉਹੀ ਦਰਦ ਮਨੁੱਖੀ ਰਿਸ਼ਤੇ ਦੇ ਕਦਰਾਂ ਕੀਮਤਾਂ ਸਾਰੇ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 ਸਤਿ ਸ਼੍ਰੀ ਅਕਾਲ ਤੁਹਾਡੀ ਗੱਲ ਅਕਵਿੰਦਰ ਨਾਲ ਹੋ ਰਹੀ ਆ ਜੀ ਅੱਜ ਮੈ ਤੁਹਾਨੂੰ ਆਪ ਦੇ ਕੁੱਝ ਵਿਚਾਰ ਦੱਸ ਰਹੀ ਆਂ, ਮੈ ਉਮੀਦ ਕਰਦੀ ਆ ਕਿ ਤੁਸੀਂ ਮੇਰੇ ਵਿਚਾਰ ਨੂੰ ਸਮਝ ਪਾਉਂਗੇ, ਉਸ 'ਤੇ ਸੋਚ ਵਿਚਾਰ ਕਰੋਂਗੇ ਦੇਖੋ ਜੀ ਮੇਰਾ ਨਾਮ ਅਕਵਿੰਦਰ ਕੌਰ ਹੈ, ਮੋਹਾਲੀ ਵਿਚ ਰਹਿੰਦੀ ਆ, ਕੁਆਰੀ ਹਾਂ, ਵਿਆਹ ਵਿਊਹ ਮੇਰਾ ਹੋਇਆ ਨਹੀਂ ਮੇਰੇ ਵਿਚਾਰ ਨੇ ਕਿ ਵਿਆਹ ਸਾਨੂੰ ਨਹੀ ਕਰਵਾਉਣਾ ਚਾਹੀਦਾ but ਲੋਕੀ ਕਹਿੰਦੇ ਜਿਹਨੇ ਵਿਆਹ ਕਰਵਾਇਆ ਉਹ ਵੀ ਪਛਤਾਇਆ ਜਿਹਨੇ ਵਿਆਹ ਨਹੀਂ ਕਰਵਾਇਆ ਉਹ ਵੀ ਪਛਤਾਇਆ, ਤੁਹਾਡੇ ਕੀ ਵਿਚਾਰ ਨੇ question mark ਮੈਨੂੰ ਵੀ ਨਹੀਂ ਪਤਾ ਤੁਸੀ ਆਪਦੇ ਵਿਚਾਰ ਸਾਂਝਾ ਪੇਸ਼ ਕਰੋ ਵਿਆਹ ਕਰਵਾ ਕੇ ਕੀ ਜਿੰਦਗੀ ਹੁੰਦੀ ਏ ਕੁੜੀਆਂ ਦੀ, ਕੁੜੀਆਂ ਦੀ ਖਾਸ ਕਰਕੇ ਜਿੰਦਗੀ ਇਹ ਹੁੰਦੀ ਆ ਕਿ ਅਗਰ ਕੁੜੀ ਵਿਆਹ ਕਰਵਾ ਕੇ ਪਹਿਲਾਂ ਨੁਕਸਾਨ ਆਪਦਾ ਘਰ ਛੱਡ ਕੇ ਕਿਸੇ ਦੂਸਰੇ ਘਰ ਜਾਂਦੀ ਆ ਦੂਸਰਾ ਨੁਕਸਾਨ ਮੁੰਡਾ ਉਹ ਤੋਂ ਉਮੀਦ ਰੱਖਦਾ ਕਿ ਇਹ ਸਾਡੇ ਮੇਰੇ ਮਾਂ ਬਾਪ ਨੂੰ ਸਾਂਭੂਗੀ ਠੀਕ ਆ ਅਤੇ but ਕੁੜੀ ਦੇ ਸੁਪਨੇ ਕੁੱਛ ਨਹੀਂ, ਮੁੰਡੇ ਦੇ ਸੁਪਨੇ ਕਿ ਮੇਰੇ ਮਾਂ ਬਾਪ ਸਾਂਭੂਗੀ ਠੀਕ ਆ ਹੋਰ ਕੁੜੀ ਇੱਕ ਤਾਂ ਘਰ ਛੱਡ ਕੇ ਗਈ ਹੁੰਦੀ ਆ ਉਹ ਘਰੇ ਜਾ ਕੇ ਮੁੰਡੇ ਦੇ ਘਰ ਦਾ ਕੰਮ ਕਰੇ, ਮੁੰਡੇ ਨੂੰ ਘਰ ਸਾਂਭੇ ਜਾ ਕੇ ਓਹਦੇ ਝਾੜੂ ਪੋਚਾ ਕਰੇ ਮਤਲਬ ਇਕ ਤਰ੍ਹਾਂ ਉਹ ਆਪਦੇ ਘਰ ਲਈ ਨੌਕਰਾਣੀ ਲੈ ਕੇ ਜਾ ਰਿਹਾ ਨਾ ਸਾਰੇ ਮੁੰਡੇ ਵੈਸੇ ਇੱਕੋ ਜਿਹੇ ਵੀ ਨਹੀਂ ਹੁੰਦੇ ਕੁੱਝ ਮੁੰਡੇ ਏਦਾਂ ਦੇ ਹੁੰਦੇ ਆਂ, ਜੋ ਵਿਆਹ ਤੋਂ ਬਾਅਦ ਨੌਕਰੀ ਵੀ ਕਰਵਾਉਂਦੇ ਆ, ਪਰ ਸੌ ਦੇ ਵਿਚੋਂ ਪੰਜਾਹ percent ਤਾਂ ਏਦਾਂ ਦੇ ਹੁੰਦੇ ਹੀ ਆ, ਪੰਜਾਹ ਪ੍ਰਤੀਸ਼ਤ ਤਾਂ ਏਦਾਂ ਦੇ ਹੁੰਦੇ ਈ ਨੇ ਲੋਕ, ਤਾੜੀ ਇਕ ਹੱਥ ਨਾਲ ਵੱਜਦੀ ਨਹੀਂ, ਦੋ ਨਾਲ ਵੱਜਦੀ ਆ, ਤੁਹਾਡੀ ਕੀ ਰਾਏ ਹੈ ਇਸ 'ਤੇ ਹੋਰ ਤੀਸਰਾ ਵਿਆਹ ਤੋਂ ਬਾਅਦ ਜ਼ਿੰਮੇਦਾਰੀਆਂ ਬਹੁਤ ਜ਼ਿਆਦਾ ਵੱਧ ਜਾਂਦੀਆਂ ਨੇ, ਹੋਰ ਚੌਥਾ ਕੁੜੀ ਆਪਦੀ ਬਿਨਾ ਕਿਸੇ ਇਜ਼ਾਜਤ ਕੋਈ ਕੰਮ ਈ ਨਹੀਂ ਕਰ ਸਕਦੀ। ਹੋਰ ਆਪਦੇ ਸਹੁਰੇ ਘਰ ਜਾਣ ਲਈ, ਮਤਲਬ ਆਪਦੇ ਪੇਕੇ ਘਰ ਜਾਣ ਲਈ ਵੀ, ਓਹਨੂੰ ਸਹੁਰੇ ਘਰ ਦੀ permission ਸਹੁਰੇ ਘਰ ਦੀ ਇਜ਼ਾਜਤ ਲੈਣੀ ਪੈਂਦੀ ਆ, ਅਗਰ ਕੁੜੀ ਪੇਕੇ ਚਲੀ ਜਾਂਦੀ ਆ ਫੇਰ ਉੱਥੇ ਜਾ ਕੇ ਤੁਸੀ ਫੋਨ ਨਹੀਂ ਕੀਤਾ, ਫੋਨ ਨਹੀਂ ਕੀਤਾ, ਫੋਨ ਨਹੀਂ ਕੀਤਾ, ਫੋਨ ਨਹੀਂ ਕੀਤਾ, ਲੈ ਹੱਦ ਆ ਯਾਰ, ਹੁਣ ਕੁੜੀ ਤੁਹਾਨੂੰ ਫੋਨ ਕਰੇ, ਤੁਹਾਡਾ ਕੋਈ ਫਰਜ਼ ਨਹੀਂ ਹੈਗਾ, ਬਈ ਉਲਟਾ, ਚੱਲ ਆਪਦੀ ਨੂੰਹ ਰਾਣੀ ਨੂੰ ਅਸੀ call ਕਰ ਲਈਏ, ਓਹਦਾ ਹਾਲ ਚਾਲ ਪੁੱਛ ਲਈਏ, ਫੇਰ ਵਿਆਹ ਕਰਵਾ ਕੇ ਬੱਚੇ ਹੋ ਜਾਂਦੇ ਨੇ, ਬੱਚਿਆਂ ਨੂੰ ਸਾਂਭ ਲੈਣਾ, ਓਨੇ ਜ਼ਿਆਦਾ ਪੈਸੇ ਹੋਣੇ ਚਾਹੀਦੇ ਨੇ, ਓਹਨੀ ਜ਼ਿਆਦਾ ਉਮੀਦਾਂ ਘੱਟਦੀਆਂ ਨੇ, ਮਤਲਬ ਨੁਕਸਾਨ ਹੀ ਨੁਕਸਾਨ ਆ, ਬਾਕੀ ਰੱਬ ਰਾਖਾ ਅਗਰ ਨਾ ਕਰਵਾਓ, ਬੰਦਾ ਇਕੱਲਾ ਰਹਿ ਜਾਂਦਾ, ਜਿੰਦਗੀ 'ਚ ਕੋਈ ਖੱਟ ਮਿੱਠਾ ਕੁੱਛ ਹੁੰਦਾ ਈ ਨਹੀਂ ਹੈਗਾ ਮਤਲਬ ਜਿੰਦਗੀ ਸੁਨਸੁਨੀ ਸੁਨਸੁਨੀ ਪਰ ਜਿੰਦਗੀ ਦੇ ਵਿੱਚ enjoy ਵੀ ਬਹੁਤ ਕਰੀਦਾ, ਜਿੱਥੇ ਮਰਜੀ ਜਾਓ, ਖੁੱਲ੍ਹਾ ਮਾਹੌਲ, ਖਾਓ ਪੀਓ, ਐਸ਼ ਕਰੋ, ਨਾ ਕਿਸੇ ਦੀ, ਅੱਜਕਲ੍ਹ ਤਾਂ normal ਆ ਹਰੇਕ ਦਾ boyfriend ਜਿਹਨੂੰ ਕਹਿੰਦੇ ਨੇ boyfriend ਉਹਨੂੰ ਬੋਲਦੇ ਨੇ ਨਾ boyfriend ਨੂੰ ਕੀ ਕਹਿੰਦੇ ਨੇ ਕਿ ਪੰਜਾਬੀ 'ਚ ਮੈਨੂੰ ਵੀ ਨਹੀਂ ਪਤਾ ਕੀ ਕਹਿੰਦੇ ਨੇ ਜਿਹੜਾ ਮੁੰਡਾ friend ਹੁੰਦਾ, ਕੁੜੀਆਂ ਮੁੰਡਾ friend ਬਣਾਉਂਦੀਆਂ ਨੇ ਰੂਮਾਂ 'ਚ ਰਹਿੰਦੀਆਂ ਨੇ, ਮਤਲਬ ਇੱਕ ਤਰ੍ਹਾਂ ਕੁੜੀਆਂ ਮੁੰਡਿਆਂ ਨੂੰ ਪੈਸਿਆਂ ਲਈ ਵੀ use ਕਰਦੀਆਂ ਨੇ, ਪਰ ਮੁੰਡੇ ਵੀ ਅੱਜ ਦੇ time 'ਤੇ ਕੁੜੀਆਂ ਨੂੰ ਪੈਸੇ ਲਈ use ਕਰਦੇ ਨੇ ਪੈਸੇ ਲਈ ਵਰਤਦੇ ਨੇ, ਵਰਤ ਕੇ ਉਹਦੇ ਨਾਲ ਸ਼ਰੀਰਿਕ ਸੰਬੰਧ ਬਣਾ ਕੇ ਉਹਨੂੰ ਛੱਡ ਦਿੰਦੇ ਆ,

ਬਹੁਤ ਸਾਰੇ ਰਿਸ਼ਤੇ ਮਿਲਦੇ ਨੇ ਸੱਸ, ਸਹੁਰਾ, ਘਰਵਾਲਾ ਅੱਗੇ ਨਨਾਣ, ਦਿਉਰ, ਭਰਜਾਈ ਪਤਾ ਨਹੀਂ ਕਿਹੜੇ ਕਿਹੜੇ ਕਿਹੜੇ ਕਿਹੜੇ ਏ~ ਇੱਕ ਇਨਸਾਨ ਨੇ ਕਿੰਨੇ ਰੂਪ ਹੁੰਦੇ ਨੇ, ਕਿੰਨੇ ਈ ਰਿਸ਼ਤੇ ਹੁੰਦੇ ਨੇ ਬੱਸ ਛੱਡੋ ਇਹੀ ਜਿੰਦਗੀ ਬੱਸ ਏਦਾ, ਜਦੋ ਬੰਦਾ ਪੈਦਾ ਹੁੰਦਾ, ਸਾਰਿਆਂ ਤੋਂ ਪਹਿਲਾਂ ਪਤਾ ਨਹੀਂ, ਕੁੜੀ ਅਗਰ ਪੈਦਾ ਹੁੰਦੀ ਏ, ਪਹਿਲਾਂ ਕੁੜੀ ਬਣਦੀ, ਬੱਚੀ ਹੁੰਦੀ ਏ ਬੱਚੀ ਤੋਂ ਬਾਅਦ ਬੜੀ ਹੋ ਜਾਂਦੀ ਆ ਕੁੜੀ ਬਣ ਜਾਂਦੀ ਆ ਉਸ ਤੋਂ ਬਾਅਦ ਫੇਰ ਉਸਦੀ ਵਿਆਹ ਹੋ ਜਾਂਦੀ ਆ। ਫਿਰ ਹੌਲੀ ਹੌਲੀ aunty ਚਾਚੀ ਤਾਈਂ ਮਾਂ ਸੱਸ ਭੂਆ ਨਨਦ ਕਿੰਨੇ ਈ ਰਿਸ਼ਤੇ ਹੁੰਦੇ ਨੇ ਕਿੰਨੇ ਈ ਰਿਸ਼ਤੇ ਹੁਣ ਇਹਦੇ 'ਤੇ ਤੁਹਾਡੇ ਕੀ ਵਿਚਾਰ ਆ ਤੁਸੀ ਵੀ ਦੱਸੋ ਮੈ joke ਹੀ ਮਾਰ ਰੀ ਆ ਮੈ ਚੁਟਕੁਲੇ ਸੁਣਾ ਰਹੀ ਹਾਂ ਤੁਹਾਨੂੰ ਤੁਸੀਂ ਤਾਂ ਮੈਨੂੰ ਕੋਈ ਚੁਟਕੁਲਾ ਸੁਣਾਇਆ ਈ ਨਹੀਂ ਅੱਗੇ ਅੱਜ ਕੱਲ ਦਾਜ ਪ੍ਰਥਾ ਬਾਰੇ, ਦਾਜ ਪ੍ਰਥਾ ਐਨੀ ਨਹੀਂ ਫੈਲੀ ਬਹੁਤ ਜ਼ਿਆਦਾ ਘੱਟ ਆ, ਮਤਲਬ ਪਹਿਲੇ time ਦੇ ਵਿੱਚ ਦਾਜ ਪ੍ਰਥਾ ਬਹੁਤ ਜ਼ਿਆਦਾ ਸੀ, ਹੁਣ ਤਾਂ ਹੈ ਈ ਨਹੀਂ ਹੈਗੀ ਦਾਜ ਪ੍ਰਥਾ ਬਹੁਤ ਘੱਟ ਆ ਦਾਜ ਦੇ ਨਾਮ 'ਤੇ ਕੁੜੀਆਂ ਨੂੰ ਮਾਰਿਆ ਜਾਂਦਾ, ਕਦੇ ਕਿਸੀ ਕੁੜੀ ਨੂੰ ਅੱਗ ਲਾ ਦਿੱਤੀ, ਕਦੇ ਕਿਸੇ ਕੁੜੀ ਨੇ ਦੁਖੀ ਹੋ ਕੇ ਸਹੁਰੇ ਘਰ ਤੋਂ ਫਾਹ ਲੈ ਲਿਆ ਪੇਕੇ ਮਤਲਬ ਕੁੜੀ ਦੇ ਜੋ ਘਰਦੇ ਨੇ ਨਾ ਮੁੰਡੇ ਨੂੰ ਖੁਦ ਈ ਚਮਲਾਉਂਦੇ ਨੇ, ਕਰਕੇ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕੁੜੀ ਨੂੰ ਗੱਡੀਆਂ ਕਾਰਾਂ ਮੋਟਰਸਾਈਕਲਾਂ ਇੱਥੋਂ ਤੱਕ bed ਅਲਮਾਰੀ ਪੇਟੀ tv ਸ਼ੀਸ਼ਾ ਮੂੰਹ ਦੇਖਣੇ ਵਾਲਾ, ਤੂੰ ਦੱਸ ਤੁਸੀ ਸਹੁਰੇ ਘਰ ਐਠੇ ਗਰੀਬ ਲੱਭਣੇ ਨੇ ਕਿ ਉਹਨਾਂ ਦੇ ਘਰ ਕੁੱਛ ਹੋਵੇ ਨਾ ਅਗਰ ਉਹਨਾਂ ਦੇ ਉਹਨਾਂ ਨੇ ਘਰਦਿਆਂ ਨੇ ਕੁੱਛ ਦੇਖਿਆ ਓਥੇ bed ਪੇਟੀ ਸ਼ੀਸ਼ਾ ਅਲਮਾਰੀ tv ਸਭ ਕੁੱਛ ਹੋਊਗਾ ਨਾ ਪਰ ਤੁਸੀ ਕਿਉਂ ਦਿੰਦੇ ਹੋ ਤੁਸੀ ਸਹੁਰੇ ਘਰ ਨੂੰ ਚਮਲਾਉਂਦੇ ਹੋ ਨਾ ਉਹਨਾਂ ਨੂੰ ਕੀ ਕੀ ਦਿੰਦੇ ਨੇ ਮੁੰਦਾਂ ਟੂੰਬਾਂ, ਛੱਲੇ, ਸੋਨੇ ਦੀਆਂ ਵਾਲੀਆਂ, ਸੋਨੇ ਦੀਆਂ ਚੈਨਾਂ, ਇਹਨਾਂ ਕੁੱਛ ਕਰਾਉਣ ਦੀ ਕੀ ਲੋੜ ਏ ਯਾਰ, ਬੰਦੇ ਦੇ ਨਾਲ ਤਾਂ ਮਰ ਕੇ ਜਾਣਾ ਨਹੀਂ, ਹਾਂ ਇਹਨਾਂ ਜਰੂਰ ਪਤਾ ਕਿ ਉਹ ਵੇਚ-ਵੂਚ ਕੇ ਔਖੇ time 'ਤੇ ਕੰਮ ਆ ਜਾਂਦਾ ਉਹੀ ਅਗਰ ਕੁੜੀ ਦੀ saving ਕਰਵਾ ਦੇਣ,

ਬਾਕੀ ਰੱਬ ਰਾਖਾ ਬਾਕੀ ਮੇਰਾ ਮਫਲਰ ਖੋ ਗਿਆ ਅੱਜ ਪਤਾ ਨਹੀਂ ਕਿੱਥੇ ਗਿਆ, ਇਹਨੂੰ ਈ ਜਿੰਦਗੀ ਕਹਿੰਦੇ ਭੈਣੇ ਚੱਲੋ ਦਾਜ ਪ੍ਰਥਾ ਨੂੰ ਬੰਦ ਕਰੋ ਭਰੂਣ ਹੱਤਿਆ ਵੀ ਅੱਜ ਕੱਲ ਨਹੀਂ ਹੈਗੀ ਬਹੁਤ ਜ਼ਿਆਦਾ ਘੱਟ ਆ ਭਰੂਣ ਹੱਤਿਆ, ਪਹਿਲਾਂ ਵਾਲੇ ਸਮੇ ਦੇ ਵਿੱਚ ਬਹੁਤ ਜ਼ਿਆਦਾ ਸੀ ਭਰੂਣ ਹੱਤਿਆ ਅੱਜ-ਕੱਲ੍ਹ ਕੁੜੀਆਂ ਨੂੰ ਜਾਂ ਤਾਂ ਨਾਲੀ 'ਚ ਸੁੱਟ ਦਿੰਦੇ ਨੇ ਉਹ ਵੀ ਲਿਫਾਫੇ ਚ ਬੰਦ ਕਰਕੇ ਜਾਂ ਗਰਭ ਅਵਸਥਾ ਦੇ ਵਿਚ ਈ ਮਾਰ ਦਿੰਦੇ ਆ ਜਾਂ ਕੁੜੀ ਨੂੰ ਇਕ ਕੁੜੀ ਨੂੰ ਤਾਂ secon~